ਹਾਂ ਫੇਰ ਦੇਖੋ ਦੇਖ ਫੇਰ ਸਾਰੇ ਹੀ ਜਾਂਦੇ ਨੇ ਲੈਣ ਵਾਸਤੇ ਕਿ ਉਹਨਾ ਨੇ ਇੱਦਾਂ ਦਾ ਲਿਆਂਦਾ ਤਾਂ ਅਸੀਂ ਵੀ ਲੈ ਆਈਏ ਹੋਰ ਇੱਕ ਇਹ ਵਾਲਾ ਇੱਕ spray ਜੀ ਜਿਹੜੀ ਅੱਜਕਲ ਚੱਲੀ ਏ

ਇੱਕ spray ਸੀਗੀ ਪਿਛਲੀ ਵਾਰੀ ਤਾਂ spray ਦੇਖੀ ਸੀਗੀ ਨਵੀਂ

ਮਤਲਬ ਕੀ ਹਰ ਤਿਉਹਾਰ ਤੇ ਨਾ ਨਵੇਂ ਤੋਂ ਨਵੀਂ ਚੀਜ਼ ਲੈ ਆਂਦੇ ਨੇ

ਬੱਚੇ ਦੇਖਦੇ ਜਾਂਦੇ ਨੇ ਬਸ ਇੱਕ ਦੁੱਜੇ ਦੀ ਰੀਸ ਰੀਸ ਚ ਈ ਨਾ ਫੇਰ ਸੁਣਦੇ ਈ ਨੀ ਨਾ ਫੇਰ ਜਦ ਇੱਕ ਵਾਰੀ ਬੱਚਾ ਮੋਜ ਮਸਤੀ ਚ ਲੱਗ ਜਾਂਦਾ ਨਾ ਫੇਰ ਨਹੀਂ ਕਾਬੂ ਕਰਨਾ ਫੇਰ ਮੁਸ਼ਕਿਲ ਏ ਹਮ ਪਰ ਵਧੀਆਂ enjoy ਕਰਦੇ ਨੇ ਸਾਲ ਬਾਅਦ ਤਿਉਹਾਰ ਆਉਂਦਾ ਇਹ ਇੱਕ ਦਿਨ ਹੁੰਦਾ ਬੱਚਿਆਂ ਕੋਲ ਵੀ ਵੱਡਿਆਂ ਕੋਲ ਵੀ ਵੈਸੇ ਛੁੱਟੀ ਹੁੰਦੀ ਏ ਉਸ ਦਿਨ ਸਾਰੇ department ਬੰਦ ਹੁੰਦੇ ਨੇ ਸਾਰੀਆਂ ਦੇ office

ਹਾਂਜੀ ਕੀ ਕਰਦੇ ਸੀਗੇ

ਅੱਛਾ ਤੇ ਬੱਸ free ਸੀ ਹਾਂ ਹਾਂ free ਓ ਸੀਗੀ ਬੱਸ ਆਏ ਹੋਏ ਸੀ ਨੈਨਾਂ ਦੇਵੀ ਤੋਂ

ਅੱਛਾ ਗਰਮੀ ਗਰਮੀ ਤਾਂ ਐਨੀ ਏ

ਬੱਸ ਦਰਸ਼ਨ ਕਰਕੇ ਫ਼ੇਰ ਰਹਿ ਜੀਦਾ ਹੁੰਦਾ ਵਧੀਆ ਮਾਤਾ ਦੀਆ ਭੇਟਾਂ ਚੱਲ ਰਹੀਆਂ ਸੀਗੀਆਂ ਬਹੁਤ ਅਨੰਦ ਆਇਆ ਬਹੁਤ ਵਧੀਆ ਲੱਗਿਆ

ਮੈਂ ਤੇ ਮੈਂ ਮੈਂ ਵੀ ਇੱਕ ਵਾਰ ਗਈ ਸੀਗੀ ਸਾਇਦ ਪਰ ਉਹ ਥਕਾਵਟ ਥਕਾਵਟ ਬਹੁਤ ਹੋ ਜਾਂਦੀ ਏ ਹਨਾ ਫ਼ੇਰ ਨੈਨਾਂ ਦੇਵੀ ਪੋੜੀਆਂ ਦੀ ਚੜਾਈ ਬੜੀ ਜਿਆਦਾ ਏ ਸਾਨੂੰ ਥਕਾਵਟ ਤਾਂ ਨਹੀਂ ਹੁੰਦੀ ਅਸੀਂ ਸਿੱਧਾ lift ਚ ਗਏ lift ਵੇਲੇ ਮਾਤਾ ਦੇ ਦਰਸ਼ਨ ਕਰੇ ਫ਼ਿਰ ਅਸੀਂ ਮਾਮੇ ਕੋਲ ਰਹਿ ਜਾਂਦੇ ਹਾਂ

ਫ਼ਿਰ ਰੀਚਾ ਦਾ ਵੀ ਘਰ ਹੈਗਾ ਰੀਚਾ ਕੋਲ ਰਹਿ ਜਾਈਦਾ

ਹਾਂਜੀ ਉਹ ਲੰਗਰ ਵਿੱਚ ਲੱਗੇ ਹੋਏ ਆ

ਛੇ ਮਹੀਨੇਂ ਲੰਗਰ ਚ duty ਛੇ ਮਹੀਨੇ ਮੰਦਰ ਚ duty

ਤੇ ਉੱਥੇ ਮਤਲਬ ਕੇ ਕੀ ਕਰਦੇ ਹੋਣਗੇ ਉੱਥੇ ਮਤਲਬ ਕੀ ਨੈਨਾਂ ਦੇਵੀ ਹੈਨਾ ਉੱਥੇ ਤੇ ਸੰਗਤ ਨੂੰ ਹੀ ਦੇਖਦੇ ਹੋਣਗੇ ਉਹ ਵੀ ਨਹੀਂ time table ਹੁਂਦਾ ਜਿਵੇਂ ਦੋ ਤੋਂ ਦੱਸ duty ਹੁੰਦੀ ਹੈ ਉਹਨਾ ਦੀ ਤੇ ਉਸ ਤੇ ਬਾਅਦ free ਹੁੰਦੇ ਹੈ ਫ਼ੇਰ ਸਾਡੇ ਅਸੀਂ ਗਏ ਹੋ ਹਾਂ ਜਿਵੇਂ ਵੀ enjoy ਕਰਿਆ ਗੁਫ਼ਾ ਕੰਨੀ ਘੁੰਮੇ ਆਂਦੇ ਹਾਂ ਮਾਤਾ ਜੀ ਦੀ ਤੇ ਗੁਫ਼ਾ ਦਰਸ਼ਨ ਕਰੇ ਆਣੇ ਹਾਂ ਫ਼ੇਰ ਵਧੀਆ ਲੱਗਦਾ ਭੇਟਾਂ ਗਾਈ ਦੀਆਂ ਉੱਥੇ ਵਧੀਆ ਐਨ ਅਨੰਦ ਲਈਦਾ ਮਾਤਾ ਰਾਣੀ ਦੀ ਕਿਰਪਾ ਨਾਲ ਠੀਕ ਤੇ ਉੱਥੇ ਬਾਕੀ ਸਾਰਾ arrangement ਹੈਗਾ ਲੰਗਰ ਦਾ ਪ੍ਰੋਗਰਾਮ ਕਿੱਦਾ ਏ ਮਤਲਬ ਕੀ ਸਾਰਾ ਕੁੱਛ ਹੁੰਦਾ ਹੈ ਉੱਥੇ ਨਹੀਂ ਕੋਈ ਚੀਜ਼ ਦੀ ਕਮੀਂ ਤਾਂ ਨਹੀਂ ਵੈਸੇ ਰੋਟੀ ਐਨ ਵਧੀਆ ਮਿਲਦੀ ਏ ਜਾਂਦੇ ਸਾਰ ਚਾਹ ਨਾਸਤਾ ਦੁਪਿਹਰ ਦਾ lunch dinner ਸਭ ਕੁੱਛ ਮਿਲਦਾ ਇਹ ਜ਼ੇ ਕੋਈ ਔਖਾ ਨਹੀਂ ਲੱਗਦਾ ਕਮਰੇ ਵਗੈਰਾ ਮਿਲਦੇ ਨੇ ਪਰ ਜਦੋਂ ਮੈਂ ਗਈ ਸੀਗੀ ਮੈਨੂੰ ਤਾਂ ਲੱਗਦਾ ਨਹੀਂ ਵੀ ਮੈਂ ਸੋਚ ਦੀ ਸੀ ਵੀ ਲੰਗਰ ਹਨਾ ਜਿਵੇਂ ਗੁਰੂਦਆਰੇ ਜਾਂਦੇ ਹਾਂ ਅਸੀਂ ਗੁਰੂਦਆਰੇ ਤਾਂ ਲੰਗਰ ਲੱਗੇ ਹੁੰਦੇ ਨੇ ਹੈਨਾ ਜਾਂ ਕੁੱਛ ਵੀ ਏ ਤੇ ਉੱਥੇ ਤੇ ਮੈਨੂੰ ਲੱਗਦਾ ਪਹਾੜੀਆਂ ਹੀ ਪਹਾੜੀਆਂ ਸੀਗੀਆਂ ਮਤਲਬ ਕੀ ਉੱਥੇ ਕੋਈ ਦੁਕਾਨਾਂ ਵੀ ਸੀ ਨਹੀਂ ਹੈਗੀਆਂ ਐਨੀਆਂ ਹੈਗੀਆ ਤੁਸੀਂ ਦੂਜੇ ਪਾਸੇ ਗਏ ਹੋਣੇ ਤੁਸੀਂ ਅਜੇ ਅੰਦਰ ਉਹ ਨਹੀਂ ਨਾ ਹੈਗੇ market ਤਾਂ ਬਹੁਤ ਵਧੀਆ ਹੈ ਉੱਥੇ ਦੀ ਕਿਹੜੀ ਚੀਜ਼ ਨਹੀਂ ਹੈਗੀ ਮਾਤਾ ਜੀ ਦੇ ਸਭ ਕੁੱਝ ਮਿਲਦਾ ਐਨ ਵਧੀਆ market ਐਨੀ ਵਧੀਆ ਡਾਕਖਾਨੇ ਵੀ ਆ bank ਵੀ ਆ college ਵੀ ਆ school ਵੀ ਆ ਸਭ ਕੁੱਛ ਉੱਥੇ ਕੋਈ ਚੀਜ਼ ਦੀ ਕਮੀ ਨਹੀਂ ਅੱਛਾ ਫ਼ੇਰ ਤੁਸੀਂ ਤਾਂ ਸਾਰੇ ਘੁੰਮੇ ਹੋਏ ਤਾਂ ਤੁਹਾਨੂੰ ਪਤਾ ਸਾਨੂੰ ਤਾਂ ਇੱਕ main ਪਤਾ ਕੀ main ਮਾਤਾ ਰਾਣੀ ਦਾ ਦਰਬਾਰ ਵਿੱਚ ਉੱਥੇ ਜਾਕੇ ਮੱਥਾ ਟੇਕ ਕੇ ਤੇ ਜਦੋਂ ਉੱਥੇ ਵਾਪਸੀ ਆਉਣੀ ਏ ਬੱਸ ਪੋੜੀ ਚੜਕੇ ਹੀ ਜਾਣਾ ਏ ਪੋੜੀ ਚੜਕੇ ਹੀ ਅਸੀਂ ਆਣਾ ਆਏ ਸੀਗੇ ਤੇ ਇੰਨੀ ਜਿਆਦਾ ਥਕਾਵਟ ਹੋ ਗਈ ਸੀ ਹੋਰ ਤੇ ਕੁੱਛ ਦੇਖਣ ਨੂੰ ਇਹ ਲੱਗਿਆ ਸੀ ਕੀ ਹੈਗਾ ਨਹੀਂ ਉੱਥੇ ਕੁੱਛ ਵੀ ਹਾਂ ਜਿਹੜਾ ਮਾਤਾ ਰਾਣੀ ਦੇ ਇੱਕ ਨਾ ਦਰਸ਼ਨ ਕਰੇ ਨਾ ਉਹਦੇ ਮਾਂਹਮਾਹੀ ਦੀ ਕਿਰਪਾ full ਹੋ ਜਾਂਦੀ ਹੁੰਦੀ ਹੈ ਕੋਈ ਬੀਮਾਰੀ ਨਹੀਂ ਲੱਗਦੀ ਐਨ ਕਿਰਪਾ ਐਨ ਦਰਸ਼ਨ ਖੁੱਲੇ ਹੁੰਦੇ ਆ ਜਿਹਨੇ ਆਪਾਂ ਐਵੇ ਚੜਾਈ ਚੱੜ ਕੇ ਜਾਓਗੇ ਦਰਸ਼ਨ ਵਧੀਆ ਹੁੰਦੇ ਨੇ ਕਿਉਂ ਭੀੜ ਭੱੜਕਾ ਨਹੀਂ ਹੁੰਦਾ ਕੁੱਛ ਨਹੀਂ ਉਹ ਆਪਣੇ ਆਪ ਬੁਲਾਹ ਲੈਂਦੀ ਹੈ ਮਾਤਾ ਰਾਣੀ ਦੀ ਇੰਨੀ ਕਿਰਪਾ ਨਾ ਬਹੁਤ ਜਿਆਦਾ ਕਿਆ ਦੱਸਾ ਮੈਂ ਤੁਹਾਨੂੰ ਐਨਾ ਵਿਸ਼ਵਾਸ ਆ ਸਾਨੂੰ ਮਾਤਾ ਰਾਣੀ ਤੇ ਬਹੁਤ ਜਿਆਦਾ ਜਿਹੜੀ ਤੁਸੀਂ ਮਾਤਾ ਰਾਣੀ ਨੂੰ ਮੰਨਦੇ ਜਿਆਦਾ

ਬੱਚੇ ਵੀ ਅੱਜ ਸੁੱਖ ਨਾਲ ਵਿਆਹ ਤੇ ਬੇਟੀ ਵੀ ਮੇਰੀ ਉੱਥੇ ਈ ਏ ਗਾ ਮਹਾਮਾਹੀ ਨੇ ਮੇਰਾ ਜਵਾਈ ਵੀ ਬਹਾਰ ਭੇਜਦਾ ਠੀਕ ਏ ਅੱਗੋ ਨੂੰਹ ਧੀਹ ਵੀ ਸੁਖ ਨਾਲ ਮਹਾਮਾਹੀ ਦੀ ਕਿਰਪਾ ਵਧੀਆ ਆਈ ਏ ਘਰ ਸੰਭਾਲਣ ਵਾਲੀ ਆਈ ਏ ਹੁਣ ਬੰਦੇ ਨੂੰ ਇਹੀ ਹੁੰਦਾ ਹੋਰ ਕਿਆ ਆਪਾਂ ਤਾਂ ਇਹੀ ਸੋਚਦੇ ਹਾਂ ਬੱਸ ਬੱਚੇ ਵਧੀਆ ਹੋਣ ਜਿੱਦਾਂ ਤੁਸੀਂ ਹੋ ਤੁਸੀਂ ਕਹਿੰਦੇ ਹੋ ਕੇ ਜੋ ਕੁੱਛ ਹੈਗਾ ਮਾਤਾ ਰਾਣੀ ਨੇ ਕੀਤਾ ਹਨਾ ਮਾਤਾ ਰਾਣੀ ਅਸੀਂ ਇਹਦਾ ਕਹਿੰਦੇ ਹਾਂ ਜੋ ਕੁੱਛ ਹੈਗਾ ਉਸ ਪਰਮਾਤਮਾ ਨੇ ਅਸੀਂ ਗੁਰੂਦਆਰਾ ਜਾਣੇ ਹਾਂ ਹੈਨਾ ਆਪਾਂ ਕਹਿ ਦਿੰਨੇ ਹਾਂ ਜੋ ਕੁੱਛ ਹੈਗਾ ਉਹ ਗੁਰੂ ਗ੍ਰੰਥ

ਸਵੇਰੇ ਚਾਰ ਵਜੇ ਇਸ਼ਨਾਨ ਕਰਾਈਦਾ ਮਾਤਾ ਜੀ ਨੂੰ ਮਾਤਾ ਜੀ ਨੂੰ ਜਦੋਂ ਇਸ਼ਨਾਨ ਹੁੰਦਾ ਜਦੋਂ ਚਾਰ ਵਜ਼ੇ ਹੀ ਮੰਦਿਰ ਖੁੱਲਦਾ ਏ ਉਸ ਤੇ ਬਾਅਦ ਦੇਖਣ ਵਾਲਾ ਹੁੰਦਾ ਇੱਕ ਸ਼ਾਮ ਨੂੰ ਜਿਵੇਂ ਰਾਤ ਦਸ ਵਜੇ ਮਾਤਾ ਜੀ ਨੂੰ ਆਕੇ ਸੁਆਂਦੇ ਏ ਬਹੁਤ ਵਧੀਆ ਫ਼ੇਰ ਚਾਂਦੀ ਦਾ ਦੀਵਾਨ ਲਗਾਇਆ ਹੁੰਦਾ ਇੰਜਾ ਐਨ ਵਧੀਆ ਫੁੱਲਾ ਬਹੁਤ ਭੇਟਾਂ ਗਾਣੇ ਹਾਂ ਅਸੀਂ ਮਾਤਾ ਜੀ ਦੀਆ ਫ਼ੇਰ ਜਦੋਂ ਮਾਤਾ ਜੀ ਦੇ ਭੇਟਾ ਗਾਈ ਦੀਆਂ ਪਤਾ ਹੀ ਨਹੀਂ ਲੱਗਦਾ ਕਿਹਾ ਤੋ ਕਿਹਾ ਮਹਾਮਾਹੀ ਮਿੰਟਾ ਚ ਕਰ ਦਿੰਦੀ ਏ ਦਰਸ਼ਨ ਹੁੰਦੇ ਹੈ ਐਨ ਵਧੀਆ ਤੁਸੀਂ ਤੁਸੀਂ ਉੱਦਾਂ ਕਦੇ ਦਰਸ਼ਨ ਕੀਤੇ ਨੇ ਮਾਤਾ ਰਾਣੀ ਦੇ

ਜੋਤਾਂ ਦੇ ਵਿੱਚ ਸਾਰੀਆਂ ਦੇਵੀਆਂ ਦਰਸ਼ਨ ਹੁੰਦੇ ਹੈ ਬਹੁਤ lucky ਬੰਦਾ ਹੁੰਦਾ ਜਿਹਨੂੰ ਦਰਸ਼ਨ ਹੁੰਦੇ ਹੈ ਉਦੋਂ ਹਨੇਰੀ ਘਟਾਂ ਬਿਲਕੁਲ ਲੇਟ ਕੁੱਛ ਨਹੀਂ ਹੁੰਦਾ ਹੈਗਾ ਸਿਰਫ਼ ਜਿਹੜੀ ਪਿੱਪਲੀ ਮਾਤਾ ਹੈਂ ਨਾ ਸਿਰਫ਼ ਉਹ ਤੇ ਹੀ ਚਮਕਦੇ ਏ ਤਾਰੇ ਸਿਰਫ਼ ਉਹਨਾ ਦੀ ਰੋਸ਼ਨੀ ਹੀ ਹੁੰਦੀ ਆ ਹੋਰ ਸਭ ਕਿਤੇ ਹੀ ਹਨੇਰਾ ਹੁੰਦਾ ਇੱਕ ਮਾਤਾ ਜੀ ਦੀ ਜੋਤਾਂ ਦਿੱਖਦੀਆਂ ਨੇ ਬੱਸ ਜੋਤਾਂ ਆਂਦੀਆਂ ਨੇ ਮਾਤਾ ਜੀ ਨੂੰ ਦਰਸ਼ਨ ਦੇ ਐਵੇ ਕਰਕੇ ਨਾਲ ਦੀ ਨਾਲ ਲੱਗੀ ਜਾਂਦੀਆਂ ਨੇ ਐਨ ਵੀ ਐਨ ਲਾਲ ਹੋ ਜਾਂਦਾ ਬੰਦਾ ਜਿਹੜਾ ਮੰਦਰ ਦੇ ਵਿੱਚ ਖੜਾ ਹੁੰਦਾ ਵੀ ਉਹਨੂੰ ਪਤਾ ਨਹੀਂ ਲੱਗਦਾ ਕੀ ਹੋ ਰਿਹਾ ਕੀ ਨਹੀਂ ਮਹਾਮਾਹੀ ਦੀ ਐਨੀ ਫੂਲ ਕਿਰਪਾ ਹੁੰਦੀ ਹੈ ਨਾ ਜੋ ਮੰਗੀ ਦਾ ਹੈ ਸਭ ਕੁੱਛ ਮਿਲੀ ਦਾ ਉੱਥੇ ਹੀ ਜਦੇ ਈ ਸੱਚੀ ਰੋਜ ਮਤਲਬ ਕੇ ਜੋਤਾਂ ਆਉਦੀਆਂ ਨੇ ਰੋਜ ਨਹੀਂ ਆਉਦੀਆਂ ਜਦੋਂ ਸੋਹਣ ਦਾ ਚਾਲਾ ਹੁੰਦਾ ਹੈ ਨਾ ਮਾਤਾ ਜੀ ਦਾ ਸੋਹਣ ਦੇ ਚਾਲੇ ਦੇ ਵਿੱਚ ਅਸ਼ਟਮੀ ਤੋਂ ਇੱਕ ਦਿਨ ਪਹਿਲਾਂ ਜਦੋਂ ਸੱਤਵਾ ਨਰਾਤਾਂ ਹੁੰਦਾ ਮਾਤਾ ਜੀ ਦਾ ਜਦੋਂ ਹੀ ਆਂਦਾ ਤੇ ਜੋਤਾਂ ਅਸ਼ਟਮੀ ਚ ਸੋਹਣ ਚਾਲੇ ਚ ਆਦੀਆਂ ਨੇ ਉਹ ਤਾਂ ਆਦੇ ਨੇ ਸਵੇਰੇ daily ਮਿਲਦੇ ਹੈ ਜੋਤਾਂ ਉਦੋਂ ਹੀ ਆਦੀਆਂ ਨੇ ਮਾਤਾ ਜੀ ਤਾਂ ਰਹਿੰਦੇ ਹੀ ਉੱਥੇ ਆ ਸਵੇਰੇ ਚਾਰ ਵਜ਼ੇ ਉੱਠੀ ਦਾ ਹੈ ਜਦੋਂ ਕਈ ਦੇਖਦੇ ਹੈ ਸਵੇਰੇ ਉੱਠਦੇ ਸਾਰ ਮਾਤਾ ਜੀ ਦੇ ਨਿੰਜੀ ਜਿਹੜੀ ਸਜਾਈ ਹੁੰਦੀ ਹੈ ਮਾਤਾ ਜੀ ਸੁੱਤੇ ਹੁੰਦੇ ਹੈ ਉੱਠੇ ਹੁੰਦੇ ਏ ਕੱਠੀ ਹੋਈ ਹੁੰਦੀ ਏ ਦਾਤਨ ਵੀ ਕਰੀ ਹੁੰਦੀ ਹੈ ਮਾਤਾ ਜੀ ਨੇ ਕੁਰਲੀ ਵੀ ਕਰੀ ਹੁੰਦੀ ਹੈ ਸਭ ਕੁੱਛ ਦਿੱਖਦਾ ਸਵੇਰੇ ਚਾਰ ਵਜ਼ੇ ਜਦੋਂ ਮਾਤਾ ਜੀ ਦਾ ਦਰਵਾਜਾ ਖੋਲ ਦੇ ਹਾਂ ਐਨ ਖੁੱਲੇ ਦਰਸ਼ਨ ਹੁੰਦੇ ਹੈ ਵਧੀਆ

ਹਾਂਜੀ ਹਾਂਜੀ ਐਨ ਪਤਾ ਲੱਗਦਾ ਕੁਰਲੀ ਕਰੀ ਹੋਈ ਹੈ ਤੇ ਦਾਤਨ ਵੀ ਚੱਬ ਕੇ ਰੱਖੀ ਹੁੰਦੀ ਹੈ ਕੋਲ ਕੇ ਜਿੱਥੇ ਲਟਾਇਆ ਹੁੰਦਾ ਜਿਵੇਂ ਆਪਾਂ ਸੁੱਤੇ ਨਹੀਂ ਉੱਠਦੇ ਹੈਗੇ ਇੱਕਠਾ ਨਹੀਂ ਹੋਇਆ ਹੁੰਦਾ ਬਿਸਤਰਾਂ ਉਹ ਵੇ ਹੋਇਆ ਹੁੰਦਾ ਤੇ ਜਿਹੜੇ ਮਾਤਾ ਜੀ ਦੇ ਚਰਨ ਹੈ ਐਨ ਦਿੱਖਦੇ ਹੈ ਮਾਤਾ ਜੀ ਦੇ ਚਰਨ ਆਏ ਹੋਏ ਹੈ ਤੇ ਸਵੇਰੇ ਵੀ ਦਿਖਦੇ ਨੇ ਭੈਰੋ ਬਾਬਾ ਜੀ ਕਿਸੇ ਨੂੰ ਅੰਦਰ ਨਹੀਂ ਜਾਣ ਦਿੰਦੇ ਜਦੋਂ ਮਾਤਾ ਜੀ ਨੂੰ ਸਮਟਾ ਕਰਦੇ ਹੁੰਦੇ ਹੈ ਉਸ ਤੋਂ ਬਾਅਦ ਫੇਰ ਉਸ ਤੇ ਬਾਅਦ ਕੋਈ ਮੰਦਰ ਦੇ ਵਿੱਚ ਨਹੀਂ ਰਹਿ ਸਕਦਾ ਜਿਹੜਾ ਮੰਦਿਰ ਵਿੱਚ ਜਾਉਗਾ ਭੈਰੋ ਬਾਬਾ ਜੀ ਉਹਨੂੰ ਥੱਪੜ ਮਾਰਦੇ ਹੈ ਤੇ ਅੰਦਰ ਨਹੀਂ ਜਾਂ ਸਕਦੇ ਆਪਾਂ ਮੰਦਿਰ ਦੇ ਸਵੇਰੇ ਚਾਰ ਵਜ਼ੇ ਹੀ ਦਰਸ਼ਨ ਕਰ ਸਕਦੇ ਹਾਂ ਆਪਾਂ ਚਾਰ ਵਜ਼ੇ ਹੀ ਮੰਦਰ ਖੁੱਲਦਾ ਏ ਉੱਥੇ ਪੰਜ ਵਜ਼ੇ ਇਸ਼ਨਾਨ ਹੁੰਦਾ ਮਾਤਾ ਜੀ ਨੂੰ ਤੇ ਫ਼ੇਰ ਉਸ ਤੋਂ ਬਾਅਦ ਜਦ ਇਸ਼ਨਾਨ ਕਰਦੇ ਹਾਂ ਜਿਹੜੇ ਗਾਗਰ ਲੈਕੇ ਆਂਦੇ ਹੈ ਮਾਤਾ ਜੀ ਦੀ ਉਹਨਾ ਦੇ ਲਵੇ ਕੋਈ ਨਹੀਂ ਜਾ ਸਕਦਾ ਉਹਨਾ ਅੱਗੇ ਨਹੀਂ ਕੋਈ ਆ ਸਕਦਾ ਜਿਹੜਾ ਵੀ ਉਹਦੇ ਅੱਗੇ ਜਾਏਗਾ ਉਹਨਾ ਨੂੰ ਫ਼ੇਰ ਵਾਪਿਸ ਤੋ ਹੀ ਜਲ ਲਿਆਣਾ ਪੈਂਦਾ ਐਡੀ ਦੂਰੋ ਜਲ ਆਦਾ ਮਾਤਾ ਜੀ ਦਾ ਜਿੱਥੋ ਇਸ਼ਨਾਨ ਦਾ ਜਲ ਲੈਕੇ ਆਉਦੇ ਹੈ ਤੇ ਇਸ ਕਰਕੇ ਜਦੋਂ ਪੰਡਿਤ ਲੈਕੇ ਆਦੇ ਹੈ ਗਾਗਰ ਉਸ ਤੋਂ ਬਾਅਦ ਉਹਨੇ ਦੇ ਲਵੇ ਕੋਈ ਵੀ ਨਹੀਂ ਜਾਂ ਸਕਦਾ ਉਹਨੂੰ ਹੱਥ ਬਿਲਕੁਲ ਵੀ ਕਿਸੇ ਨੇ ਵੀ ਲਾਣਾ ਹੈਗਾ

ਉਹਨਾ ਦੀ family ਚੋ ਲੈਕੇ ਆਦੇ ਹੁੰਦੇ ਹੈ ਹੋਰ ਨਹੀਂ ਕੋਈ ਦੇ ਸਕਦਾ ਮਾਤਾ ਜੀ ਦੀ ਜਿਹੜੀ ਮਾਤਾ ਰਾਣੀ ਨੂੰ ਮਤਲਬ ਕੇ ਕੋਈ ਵੀ ਰਾਤ ਨੂੰ ਉੱਥੇ ਨਹੀਂ ਜਾਂ ਸਕਦਾ ਹੈਗਾ ਕਮਰੇ ਦੇ ਵਿੱਚ ਉਸ ਮਤਲਬ ਕੀ ਜਿੱਥੇ ਮਾਤਾ ਰਾਣੀ ਦਾ ਦਰਬਾਰ ਏ ਉੱਥੇ ਰਾਤ ਨੂੰ ਕੋਈ ਵੀ ਉਹਨਾ ਦਾ ਕੋਈ ਮਤਲਬ ਵਧੀਆ ਸੱਚਾ ਸੇਵਕ ਜਿਹੜਾ ਕੋਈ ਹਰ time ਉੱਥੇ ਰਹਿੰਦਾ ਏ ਉਹ ਵੀ ਨਹੀਂ ਰਾਤ ਨੂੰ ਜਾ ਸਕਦਾ ਉਸ ਕਮਰੇ ਚ ਨਹੀਂ ਜੀ ਨਹੀਂ ਬਿਲਕੁਲ ਵੀ ਨਹੀਂ ਕੋਈ ਵੀ ਨਹੀਂ ਜਾਂ ਸਕਦਾ ਸਿਰਫ਼ ਭੈਰੋ ਬਾਬਾ ਜੀ ਅੱਗੇ ਬੈਠੇ ਹੁਣੇ ਹੈ ਨਾ ਬਿਲਕੁਲ ਵੀ ਨਹੀਂ ਕੋਈ ਵੀ ਨਹੀਂ ਜਾਂ ਸਕਦਾ ਜਿਹੜਾ ਮਰਜੀ ਸੱਚਾ ਭਗਤ ਹੋਵੇ ਜੋ ਕੁੱਛ ਮਰਜੀ ਹੋਵੇ ਪਰ ਨਹੀਂ ਕੋਈ ਵੀ ਨਹੀਂ ਜਾਂ ਸਕਦਾ ਅੱਗੇ ਤਾਂ ਵੀ ਇਸ ਕਰਕੇ ਉਹਨਾ ਨੂੰ ਤਾਂਹੀ ਤਾਂ ਕਹਿੰਦੇ ਭੈਰੋ ਬਾਬਾ ਜੀ ਬੈਠੇ ਹੈ ਮਾਤਾ ਜੀ ਦੇ ਚਰਨਾਂ ਵਿੱਚ ਵੀ ਜਿਹੜਾ ਵੀ ਆਇਆ ਮੈਂ ਨਮਸ਼ਕਾਰ ਕਰਦੇ ਹੈ ਕੁੱਛ ਹੁਣ ਜਾਗਰਣ ਹੁੰਦੇ ਹੈ ਮਾਤਾ ਜੀ ਦੇ ਜਗਰਾਤੇ ਐਨੇ ਹੁੰਦੇ ਹੈ ਬਹਾਰ ਪਾਠ ਪੁੱਜਾਂ ਐਨੀ ਚੱਲਦੀ ਹੈ ਪਰ ਮਾਤਾ ਰਾਣੀ ਦੀ ਕਿਸੇ ਤੇ ਮੇਹਰ ਹੋ ਜਵੇ ਮਾਤਾ ਜੀ ਇੱਥੇ ਆ ਜਾਣੇ ਹੈ ਪਰ ਮਾਤਾ ਜੀ ਦੇ ਮੰਦਿਰ ਵਿੱਚ ਆਪਾਂ ਨਹੀਂ ਜਾ ਸਕਦੇ ਮੰਦਰ ਬੰਦ ਹੁੰਦਾ ਦਸ ਵਜ਼ੇ ਤੋਂ ਬਾਅਦ ਦਸ ਵਜ਼ੇ ਤੋਂ ਸਵੇਰੇ ਤਿੰਨ ਵਜ਼ੇ ਤੱਕ ਮੰਦਰ ਬੰਦ ਤੇ ਜਦੋਂ ਤਿੰਨ ਵਜ਼ੇ ਸਵੇਰੇ ਉੱਠਣਾ ਉਦੋਂ ਦਾਤਨ ਕੁਰਲਾ ਉਹਨਾ ਨੇ ਕੀਤਾ ਹੁੰਦਾ ਸਾਰਾ ਕੁੱਛ ਕੀਤਾ ਹੁੰਦਾ ਹੈ ਵੀ ਪਤਾ ਲੱਗਦਾ ਹੈ ਹਾਂ ਮਾਤਾ ਜੀ ਇੱਥੇ ਰਹਿੰਦੇ ਨੇ ਆਕੇ

ਚਾਰ ਵਜੇ ਮੰਦਰ ਖੁੱਲਦਾ ਏ ਇਸ਼ਨਾਨ ਕਰਾਕੇ ਫ਼ਿਰ ਉਸ ਤੇ ਬਾਅਦ ਫ਼ਿਰ ਬੰਦ ਕਰ ਦਿੰਨੇ ਹਾਂ ਫ਼ੇਰ ਉਸ ਤੋ ਬਾਅਦ ਫ਼ੇਰ ਖੁੱਲਦਾ ਤੇ ਨਰਾਤਿਆਂ ਚ ਸਾਰੀ ਰਾਤ ਸਾਰਾ ਦਿਨ ਚੋਵੀ ਘੰਟੇ ਦਰਬਾਰ ਖੁੱਲਾ ਮਹਾਮਾਹੀ ਦਾ

ਨਹੀਂ ਜੀ ਨਹੀਂ ਨਰਾਤਿਆਂ ਚ ਨਹੀਂ ਬੰਦ ਕਰਦੇ ਹੈਗੇ ਨਰਾਤਿਆਂ ਚ ਦਿਨ ਰਾਤ

ਜੇ ਤਾਂ ਤੁਸੀਂ ਕਹਿੰਦੇ ਹੋ ਮੇਰਾ ਜਵਾਈ ਵੀ ਉੱਥੇ ਲੱਗਾ ਏ ਤੁਹਾਡਾ ਜਵਾਈ ਵੀ ਉੱਥੇ ਮਤਲਬ ਕੀ ਅਹ ਸਰਕਾਰੀ job ਉੱਥੇ ਸਰਕਾਰੀ job ਵੀ ਹੁੰਦੀ ਏ ਹਾਂਜੀ ਹਾਂਜੀ ਹਾਂਜੀ ਇਹ lift ਆ ਨਾ ਜਿਹੜੀ ਇੱਕ ਤਾਂ ਹੁੰਦੇ ਹੈ ਮੰਦਰ ਚ ਜਿਹੜੇ ਲੱਗੇ ਹੋਏ ਉਹ ਹੁਣੇ ਪੱਕੇ ਜਿਹੜੀ lift ਹੁੰਦੀ ਏ ਜਿਹਨਾ ਦੀ ਉਹ ਹੁੰਦੀ ਹੈ government job ਹੋਰ ਕਿਸੇ ਦੀ ਨਹੀਂ ਹੁੰਦੀ ਸਿਰਫ਼ ਉਹਨਾ ਦੀ government job ਆ ਜਿਹੜੇ ਪੱਕੇ ਲੱਗੇ ਹੋਏ ਏ ਜਿਹੜੇ ਲਾਗੂ ਕੀਤੇ ਹੋਏ ਹਾਂ ਜਿਹੜੇ ਹੋਰ ਬੰਦੇ ਠੇਕੇ ਦੇ ਵੀ ਰੱਖ਼ੇ ਹੁੰਦੇ ਹਾਂ ਉਥੇ ਠੇਕੇ ਤੇ ਜਿਵੇਂ ਕਈਆਂ ਨੂੰ ਅੱਠ ਹਜ਼ਾਰ ਦੇ ਤਾਂ ਕਈਆਂ ਨੂੰ ਦੱਸ ਹਜ਼ਾਰ ਰੁਪਇਆ ਦੇ ਤਾਂ ਜਿਹੜੇ ਪੱਕੇ ਬੰਦੇ ਹੁੰਦੇ ਹੈ ਸਿਰਫ਼ ਉਹਨੂੰ ਹੀ ਰੱਖਦੇ ਹੈ ਜਿਆਦਾ ਚੁਣ ਕੇ ਜਿਵੇਂ ਬਹਾਰ ਭੇਜਦਾ ਮੇਰੇ ਜਵਾਈ ਨੂੰ ਮੰਦਰ ਵਲੋਂ ਹੀ ਗਿਆ ਮਹਾਮਾਹੀ ਨੇ ਹੀ ਭੇਜਿਆ ਉਹਨੂੰ ਉਥੇ ਵੀ ਜਾਕੇ ਦੇਖਲੋ ਮੰਦਰ ਦੇ ਵਿੱਚ ਅਮਰੀਕਾ ਕਹਿਣਾ ਸੋਖਾ ਏ ਮਾਤਾ ਰਾਣੀ ਦੀ ਕਿਰਪਾ ਤੇ full ਦੇਖੋ ਉਹ ਅੱਜ ਮੰਦਰ ਦੇ ਸੇਵਾ ਕਰ ਰਿਹਾ ਉੱਚੀ ਅੱਛਾ ਵੀ ਮਤਲਬ ਕੀ ਅਮਰੀਕਾ ਵਿੱਚ ਵੀ ਮਾਤਾ ਰਾਣੀ ਦਾ ਮੰਦਰ ਏ ਉੱਥੇ ਮੰਦਰ ਵਿੱਚ ਸੇਵਾ ਕਰਦਾ ਏ ਇਹਨਾ ਨੂੰ ਜਾਤਰੀਆਂ ਨੇ ਬੁਲਾਇਆ ਏ ਮੰਦਰ ਆਲੀਆਂ ਨੇ ਇਹ ਉੱਥੇ ਜਾਤਰੀ ਰਹਿੰਦੇ ਹੈ ਜਿਹੜੇ ਮੱਥਾ ਟੇਕਣ ਆਦੇ ਸੀ ਨਾ ਮਾਤਾ ਜੀ ਦੇ ਉਹਨਾ ਦੇ ਉੱਥੇ ਬਹੁਤ ਵਧੀਆ ਉਹਨਾ ਨੇ ਮੰਦਰ ਬਣਾਇਆ ਵੀ ਆ ਉਹਨਾ ਦੀ family ਉਹਨਾ ਦੇ ਘਰ ਦੇ ਵਿੱਚ ਵਿਚੋਂ ਉਹਨਾ ਨੇ ਆਪਣੀ family ਚੋ ਵਾਂਗੂ ਉਹਨਾ ਨੇ ਇੱਕ ਇੱਕ ਜਾਣਾ ਕਈ ਸਾਲਾ ਬਾਅਦ ਬੁਲਾਦੇ ਹੁੰਦੇ ਹੈ ਏ ਬਦਲ ਬਦਲ ਕੇ ਹੁਣ ਮੇਰੇ ਜਵਾਈ ਨੂੰ ਬੁਲਾਇਆ ਇਹਨਾ ਨੇ ਉਹਨਾ ਨੂੰ ਬੰਦਾ ਵਧੀਆ ਲੱਗਿਆ ਠੀਕ ਲੱਗਿਆ ਤੇ ਉਹਨਾ ਨੇ massage ਦਿੱਤਾ ਵੀ ਅਸੀਂ ਪੱਕਾ ਰੱਖਣਾ ਇਹਨੂੰ ਅਸੀਂ ਉੱਥੇ ਤੇ ਉਹਨਾ ਨੇ ਜਦੋਂ ਇੰਨੀ ਗੱਲ ਕਹੀ ਤੇ ਸਾਨੂੰ ਵੀ ਪੂਰਾ ਯਕੀਨ ਨਹੀਂ ਹੋਇਆ ਅਸੀਂ ਮਾਤਾ ਰਾਣੀ ਨੂੰ ਇਹੀ ਅਰਦਾਸ ਕਰਦੇ ਹਾਂ ਮਹਾਮਾਹੀ ਬਹੁਤ ਬਹੁਤ ਸ਼ੁਕਰ ਹੈ ਤੇਰਾ

ਬਹੁਤ ਦੂਰੋ ਦੂਰੋ ਦਵਾਈ ਲੈਕੇ ਆਈ ਹਾਂ ਬੜਾ ਪੈਸਾ ਲਾਇਆ ਮੈਨੇ ਆਪਣੀ ਬੇਟੀ ਤੇ ਜਿੰਨੀ ਮੈ ਮਹਿਨਤ ਕਰੀ ਹੈ ਬੱਚੀ ਤੇ ਹੈ ਲਾਇਆ ਪਰ ਮੇਰੀ ਬੱਚੀ ਦੀ ਫੂਲਵੈਰੀ ਰੁੱਕੀ ਨਹੀਂ ਠੀਕ ਏ ਰੁੱਕ ਜਾਂਦੀ ਸੀ ਦਵਾਈ ਤੱਕ ਤੱਕ ਅਸਰ ਰਹਿੰਦਾ ਸੀ ਦਵਾਈ ਤੋ ਬਾਅਦ ਫ਼ੇਰ ਹੋਣ ਲੱਗ ਜਾਂਦੀ ਸੀਗੀ ਫ਼ੇਰ ਉਸ ਤੇ ਬਾਅਦ ਜਦੋਂ ਦਵਾਈ ਖਾਹ ਲੈਂਦੀ ਸੀ ਤੇ ਬੀਚਾਰੀ ਨੇ ਬਿਹੋਸ਼ਾ ਵਾਂਗੋ ਪਈ ਰਹਿਣਾ ਉਹਨੇ ਤੇ ਉਸ ਤੋ ਬਾਅਦ ਨਸਾਂ ਹੀ ਰਹਿੰਦਾ ਸੀ ਦਵਾਈ ਚ ਜਦ ਮੇਰੀ ਬੇਟੀ ਨੇ plus two or tenth ਦੇ paper ਦਿੱਤੇ ਹੈ ਬਹੁਤ ਔਖੇ ਦਿੱਤੇ ਹੈ ਮੇਰੀ ਬੇਟੀ ਦੀ ਲੱਤ ਔਰ ਠੰਡ ਕਹਿੰਦੀ ਮੈਂ ਤੇਰਾਂ ਦੇਣਾ ਕੀ ਹੈ table ਤੇ ਜਦੋਂ ਉੱਤੇ paper ਦੇਣ ਗਈ ਹੈ ਲੋਹੇ ਦੇ ਬੇੰਚ ਹੁੰਦੇ ਸੀਗੇ ਦਸਵੀ ਦੇ paper ਦੇਣ ਗਈ ਆ ਤੇ ਉਹਦੇ ਰੋਹ ਰੋਹ ਕੇ ਉਹਨੇ ਦਸਵੀ ਦੇ paper ਦਿੱਤਾ ਸ਼ੁਕਰ ਹੈ ਮੇਰੀ ਮਹਾਮਾਹੀ ਦਾ ਦਸਵੀ or plus two ਚੋ ਨੰਬਰ ਬਹੁਤ ਅੱਚੇ ਆਏ ਹੈ ਮੇਰੀ ਬੇਟੀ ਦੇ or IT ਦਾ course ਕਰਾਇਆ ਉਹਨੂੰ IT ਦੇ course ਵਿੱਚੋਂ ਵੀ second ਆਈ ਹਾਂ computer ਦਾ course ਕਰਾਇਆ ਉਹਨੂੰ ਮੈਂ ਵੀ ਗਰੀਬੀ ਅਮੀਰੀ ਤੇ ਮੈਰੇ ਸਮਾਂ ਆ husband ਦਾ paint ਦਾ ਕੰਮ ਆ ਕਈ ਕੰਮ ਹੁੰਦਾ ਕਦੇਂ ਨਹੀਂ ਹੁੰਦਾ ਇਸ ਕਰਕੇ ਮੈਂ ਲੱਗੀ ਹੋਈ ਆ trust ਵਿੱਚ ਬੀਚਾਰੇ trust ਵਾਲੀਆਂ ਨੇ ਮੇਰਾ ਬਹੁਤ ਸਾਥ ਦਿੱਤਾ ਜਿਹੜੀ ਚੀਜ਼ ਦੀ ਲੋੜ ਹੈ ਮੈਨੂੰ ਕਦੇ ਮਨਾਂ ਨਹੀਂ ਕਰਿਆ ਇਹਨਾ ਨੇ ਦੇ ਦੇਣੇ ਹੈ ਮੈਨੂੰ ਸਭ marriage ਸੀ ਮੇਰੀ ਬੇਟੀ ਦੀ ਜਦ ਵੀ ਇਹਨਾ ਨੇ ਮੈਨੂੰ ਬਹੁਤ ਮੱਦਦ ਦਿੱਤੀ ਏ ਮੈਨੂੰ ਜਿਹਨੇ ਪੈਸੇ ਮੈਂ ਮੰਗੇ ਇਹਨਾ ਨੇ ਮੈਨੂੰ ਦੇ ਦਿੱਤੇ ਵੀ ਇਹ ਨਹੀਂ ਕਹਿਆ ਕੀ ਅਸੀਂ ਦੇਣੇ ਨਹੀਂ ਹੈਗੇ ਦਿੱਤਾ ਮੈਨੂੰ ਬਹੁਤ ਜਿਆਦਾ ਬੀਚਾਰੇ ਟਰਸ਼ਟਾਂ ਦੇ ਬਹੁਤ ਬਹੁਤ ਸ਼ੁਕਰ ਕਰਦੀ ਹਾਂ ਇਹਨਾ ਦਾ ਵੀ ਮੈਂ ਤੇ ਫੇਰ ਜੇ ਹੁਣ ਤੁਹਾਡੀ ਬੇਟੀ ਬਾਹਰ ਜਾ ਸਕਦੀ ਹੈ ਜ਼ੇ ਤੁਹਾਡਾ ਜਵਾਈ ਉੱਥੇ ਮਤਲਬ ਕੀ ਉਹਨਾ ਨੇ ਉੱਥੇ ਹੀ ਰੱਖ ਲਿਆ ਤਾਂ ਫ਼ੇਰ ਤੁਹਾਡੀ ਬੇਟੀ ਦਾ ਫ਼ੇਰ ਜਲਦੀ ਬਣ ਜਏਗਾ ਅਮਰੀਕਾ ਦਾ ਨਹੀਂ ਮੇਰੀ ਨਾ ਬੇਟੀ ਜਾਣਾ ਤਾਂ ਚਾਹੁੰਦੀ ਆ ਪਰ ਇਹਦੇ ਬੱਚੇ ਆ ਜਿਹੜੇ ਛੋਟੇ ਆ ਛੋਟਿਆਂ ਦੇ ਕਾਰਨ ਉਹ ਨਹੀਂ ਬੁਲਾ ਰਹੇ ਹੈਗੇ ਅਜੇ ਜਦੋਂ ਮਹਾਮਾਹੀ ਦੀ ਕਿਰਪਾ ਹੋਜ਼ੇਗੀ ਕਿਆ ਪਤਾ ਉਹਦੇ ਘਰ ਦਾ ਦੇਰ ਅਦੇਰ ਨਹੀਂ ਕਿਆ ਪਤਾ ਉਹਦੀ ਬਣ ਜਵੇ ਉਹ ਚਲੇ ਜਵੇ ਨਾਲ ਦੀ ਨਾਲ ਜਦੋਂ ਮੇਰਾ ਜਵਾਈ ਆਏਗਾ ਸਾਲ ਬਾਅਦ ਦੋ ਸਾਲ ਦਾ ਵੀਜਾ ਸੀ ਉਸ ਤੇ ਬਾਅਦ ਸਾਨੂੰ ਪਤਾ ਲੱਗੇਗਾ ਵੀ ਕੀ ਕਹਿ ਰਹਿਆ ਉਹ ਆਕੇ ਕਿਉ ਫੋਨ ਤੇ ਐਨੀ ਗੱਲਾਂ ਨਹੀਂ ਹੁੰਦੀਆਂ ਉੱਥੇ ਨਾ ਕੈਮਰੇ ਵਗੈਰਾ ਲੱਗੇ ਹੁੰਦੇ ਹੈ ਨਾ ਉਹ ਸਿਰਫ਼ ਫ਼ਾਲਤੂ ਗੱਲ ਨਹੀਂ ਕਰ ਸਕਦਾ ਸਾਡੇ ਨਾਲ ਸਿਰਫ਼ main main ਕਰਨੀ ਕਿਉਂਕਿ ਉਹਦਾ time table ਐਵੇ ਦਾ ਹੈ ਨਾ ਫ਼ੇਰ ਉਹਨੂੰ ਜਲਦੀ ਉੱਠਣਾ ਪੈਂਦਾ ਏ ਚਾਰ ਵਜ਼ੇ ਫ਼ੇਰ ਉਹਨੇ ਮਾਤਾ ਜੀ ਦਾ ਥਾਲੀ ਸਜਾਣੀ ਆ ਮੰਦਰ ਸਜਾਣਾ ਸਾਰਾ ਕੁੱਛ ਉਹਨੇ ਪੰਡਤਾਂ ਵਾਂਗੂ ਕਰਨਾ ਹੁੰਦਾ ਹੈ ਉੱਥੇ ਫ਼ਿਰ ਇਸ ਕਰਕੇ ਉਹਨੂੰ ਏ ਹਾਂ ਵੀ ਮੈਂ ਫ਼ਾਲਤੂ time ਅਸੀਂ ਵੀ ਨਹੀਂ ਦਿੰਦੇ ਉਹਨਾ ਬਹੁਤਾ tension ਜ਼ੇ ਕਾਹਨੂੰ ਪਾਣੀ ਕਿਸੇ ਨੂੰ ਘਰ ਦੇ ਵਿੱਚ ਕੋਈ ਗੱਲ ਹੋਜੇ ਉੱਧਰ ਹੋਜੇ ਇੱਧਰ ਹੋਜੇ ਅਸੀਂ ਆਪਸ ਵਿੱਚ ਕਰ ਲੈਂਦੇ ਹਾਂ ਮਾਵਾਂ ਧੀਆਂ ਪਰ ਉਹਨੂੰ ਅਸੀਂ ਗੱਲ ਨਹੀਂ ਚਾਉਂਦੇ ਕੀ ਰੀਚਾ ਕਰ ਵੀ ਦਉਗੀ ਫ਼ਿਰ ਉਹਨੂੰ ਕਹਿੰਦੇ ਹਾਂ ਨਾ ਬੇਟਾ ਉਹਨੂੰ ਨੂੰ ਤੈ ਫ਼ਿਕਰ ਕਰਨਾ ਉਹ ਐਡੀ ਦੂਰ ਬੈਠਾ ਠੀਕ ਏ ਨਾ ਰੱਬ ਕਰੇ ਕੋਈ ਗੱਲ ਅਹਿਜੀ ਨਿੱਕਲ ਜਵੇ ਮੂੰਹ ਦੇ ਵਿੱਚ ਬੀਚਾਰੇ ਨੂੰ ਗੂੱਸਾ ਲੱਗੇ ਕਿਆ ਲੋੜ ਪਈ ਹੈ ਰਹਿਣਾ ਤਾਂ ਆਪਾਂ ਉੱਥੇ ਹੀ ਆ ਨਾ ਦੁੱਖ ਆ ਸੁੱਖ ਆ ਆਪਣੇ ਘਰ ਹੀ ਕੱਟੋ ਮਹੀਨਾ ਰਹਿ ਗਿਆ ਦੋ ਮਹੀਨੇ ਰਹੇ ਗਏ ਇੱਥੇ ਜੁਆਬ ਨਹੀਂ ਹੈਗਾ ਪਰ ਅੰਤ ਜਾਣਾ ਤਾਂ ਆਪਣੇ ਘਰ ਹੀ ਏ ਬੇਟਾ

ਵਧੀਆ ਐਨ ਆਪਣੇ ਘਰ ਵਧੀਆ ਹੈ ਉਹ ਅੱਛਾ ਜੀ ਮਤਲਬ ਕੀ ਤੁਹਾਡੇ ਉਹਦਾ ਵੈਸੇ ਬੇਟੀ ਤੁਹਾਡੀ ਮਤਲਬ ਕੀ ਚਾਹੁੰਦੀ ਅਹ ਉਹਦਾ ਮੈਨੂੰ ਲੱਗਦਾ ਕੇ ਐਨਾ ਬਾਹਰ ਵਾਲਾ ਹੈ ਵੀ ਨਹੀਂ ਹੈਗਾ ਉਹਦਾ ਧਿਆਨ ਹੈਨਾ ਵੀ ਬਹਾਰ ਜਾਵੇ ਜਿਵੇਂ ਬੱਚਿਆ ਨੂੰ ਜਿਆਦਾ ਸ਼ੋਂਕ ਚੜਿਆ ਹੁੰਦਾ ਕੇ ਅੱਜ ਕੱਲ ਮੇਰਾ husband ਬਹਾਰ ਗਿਆ ਮੈਂ ਤੁਸੀਂ ਬਣਾਦੋ ਮੇਰਾ ਮੈਂ ਵੀ ਆਵਾਗੀ ਜਾ ਕੁੱਛ ਤੁਹਾਡੀ ਬੇਟੀ ਵੀ ਇੱਦਾਂ ਇਹਨੂੰ ਤੰਗ ਕਰਦੀ ਹੈ ਨਹੀਂ ਉਹ ਕਹਿੰਦੀ ਮੰਮੀ ਜ਼ੇ ਮੈਂ ਦੂਰ ਚੱਲੀ ਗਈ ਤੁਹਾਡੇ ਕੋਲ ਮੈਂ ਮਿੰਟ ਚ ਆ ਜਾਂਦੀ ਆ ਮਹੀਨਾ ਮਹੀਨਾ ਲਾਕੇ ਚੱਲੀ ਜਾਣੀ ਹਾਂ ਜੇ ਮੈਂ ਬਹਾਰ ਚਲੀ ਗਈ ਤੁਸੀਂ ਮੈਨੂੰ ਮਿਲਣ ਤੇ ਵੀ ਤਰਸੋਗੇ ਜਦੋਂ ਮੇਰੇ ਬੱਚੇ set ਹੋਗੇ ਮੈਂ ਤਾਂ ਜਾਣਾ

ਅੱਛਾ ਮਤਲਬ ਕੇ ਅਜੇ ਉਹ ਸਮਝਦੀ ਏ ਕੀ ਚਲੋਂ ਮੇਰੇ ਬੱਚੇ ਛੋਟੇ ਨੇ ਮੈਂ ਨਹੀਂ ਜਾਣਾ ਹੈਗਾ ਅਜੇ ਮੇਰੀ ਬੇਟੀ ਨਹੀਂ ਇਸ ਚੀਜ਼ ਨੂੰ ਮੇਰੀ ਬੇਟੀ ਵੀ ਮਤਲਬ ਕੇ ਮੇਰੀ ਬੇਟੀ ਨੂੰ ਬਾਹਰ ਜਾਣ ਦਾ ਹੀ ਸ਼ੋਂਕ ਚੜਿਆ ਹੋਇਆ ਏ ਉਹਨੂੰ ਏ ਉਹਨੂੰ ਤਾਂ ਬੱਸ ਇਹ ਹੈ ਕੀ ਛੇਤੀਂ ਤੋ ਛੇਤੀਂ ਪਰੁਣਾ ਉਹਦੀ file ਲਾ ਦੇਵੇ ਮੈਂ ਬਹਾਰ ਚੱਲੀ ਜਾਵਾ ਮੇਰਾ ਏ ਜਵਾਈ ਵੀ ਅਹ ਉੱਥੇ ਗਿਆ ਹੋਇਆ ਹੈ Italy ਚਲੋ ਵਧੀਆ ਗੱਲ ਏ ਪਤਾ ਕੀ ਗੱਲ ਏ ਬੱਚਾ ਜਾਣਾ ਤਾਂ ਚਾਹੁੰਦਾ ਆਪਾਂ ਤਾਂ ਜਾਣਾ ਚਾਹੁੰਦੇ ਹਾਂ ਚਲੋ ਠੀਕ ਏ family ਵਿੱਚ ਮਾਂ ਆਪਣੇ ਆਦਮੀ ਜਨਾਨੀ ਵੀ ਰਹਿਣਾ ਚਾਹੁੰਦੇ ਨੇ ਪਰ ਏ ਨਾ ਜਦੋਂ government job ਆਲੇ ਹੁੰਦੇ ਹੈ ਨਾ ਉਹਨੇ ਨੇ ਬੰਦੇ ਬੁਲਾਣੇ ਹੁੰਦੇ ਏ family ਨੂੰ ਜਦ ਬੂਲਾਣ ਗਏ ਜਦੋਂ ਉਹਨਾ ਦਾ ਹੁਕਮ ਹੋਉਗਾ ਇਸ ਤਰ੍ਹਾਂ ਨਹੀਂ ਬੂਲਾ ਸਕਦੇ ਹੈਗੇ ਵੀ ਆਜੋ ਵੀ ਜਦ ਤੁਸੀਂ ਹੁਣ ਦਿਲ ਤਾਂ ਸਾਰਿਆ ਦਾ ਕਰਦਾ ਅਸੀਂ ਵੀ ਜਾਈਏ ਹੁਣ ਮੇਰਾ ਬੇਟਾ ਵੀ ਕਹਿੰਦਾ ਮੰਮੀ ਤੂੰ ਜਿਆਦਾ ਉਹ ਨਾ ਲਿਆ ਕਰ ਫ਼ਿਕਰ tension ਲੈਣ ਦੀ ਲੋੜ ਨਹੀਂ ਜੋ ਮਹਾਮਾਹੀ ਨੇ ਕਰਨਾ ਠੀਕ ਏ ਸਾਨੂੰ ਮਾਤਾ ਰਾਣੀ ਤੇ ਭਰੋਸਾ ਜੋ ਕਰਦੀ ਹੈ ਠੀਕ ਹੈ ਸ਼ੁਕਰ ਆ ਉਹਦਾ ਬਹੁਤ ਬਹੁਤ ਇੱਥੇ ਤੱਕ ਪਹੁੰਚਤਾ ਅੱਗੇ ਵੀ ਮਹਾਮਾਹੀ ਪਹੁੰਚਾਏਗੀ ਜਿਵੇਂ ਤੁਹਾਨੂੰ ਏ ਤੁਹਾਨੂੰ ਤੇ ਮਾਤਾ ਰਾਣੀ ਤੇ ਹੈ ਬੱਸ ਵੀ ਤੁਸੀਂ ਉਹਨਾ ਤੇ ਹੀ ਸੁੱਟੀਆਂ ਹੋਈਆ ਹੈ ਸਾਰੀਆਂ ਡੋਰੀਆਂ ਜੋ ਵੀ ਕਰਨਾ ਉਹਨਾ ਨੇ ਹੀ ਕਰਨਾ ਹਨਾ ਹਾਂਜੀ ਹਾਂਜੀ ਹਾਂਜੀ ਮੈਨੂੰ ਤਾਂ ਬੱਸ ਉਹ ਤੇ ਵਿਸ਼ਵਾਸ ਬਹੁਤ ਜਿਆਦਾ ਵਿਸ਼ਵਾਸ ਕਿਉਂਕਿ ਮੇਰੀ ਬੇਟੀ ਦੀ ਜਦੋਂ marriage ਸੀ ਨਾ ਮੇਰੀ ਬੇਟੀ ਦੀ marriage ਤੇ ਬਾਅਦ ਤੇ ਮੈਨੂੰ ਨਾ loan ਲੈਣਾ ਸੀ loan ਮੇਰਾ pass ਨਹੀਂ ਹੋਇਆ ਸਭ ਕੁੱਛ ਹੋ ਗਿਆ ਜਦੋਂ ਮੇਰੀ marriage ਸੀ ਨਾ ਮੇਰੀ ਬੇਟੀ ਦੀ ਤਿੰਨ ਦਿਨ ਰਿਹ ਗਏ ਸੀ marriage ਨੂੰ ਉਹਨਾ ਨੇ ਮੈਨੂੰ ਜੁਆਬ ਦੇ ਦਿੱਤਾ ਕਿਉਂ ਉਹਨਾ ਨੇ ਨਾ ਮੈਨੂੰ ਕਹਿੰਦੇ ਤੁਹਾਡਾ government job ਕੋਈ ਨਹੀਂ ਕਰਦਾ ਇਸ ਕਰਕੇ ਤੁਹਾਨੂੰ loan ਨਹੀਂ ਮਿਲ ਸਕਦਾ ਹੈਗਾ

ਹਿੰਮਤ ਨਹੀਂ ਸੀ ਵੀ ਅਸੀਂ ਕੀ ਕਰੀਏ ਰਾਤ ਨੂੰ DJ ਵਗੈਰਾ ਵੀ ਰੱਖ ਲਏ ਸਾਰਾ ਕੁੱਛ ਸਾਨੂੰ ਕੁੱਛ ਨਹੀਂ ਪਤਾ ਸਾਡੇ ਪੈਸਾ ਕਿਵੇਂ ਆਇਆ ਕਿਵੇ ਨਹੀਂ ਆਇਆ ਬਹੁਤ ਜਿਆਦਾ ਮੇਰਾ ਸਾਥ ਦਿੱਤਾ ਪਰ ਮੇਰੀ ਸਾਹੀ ਸੰਪਤੀ ਆਲੀਆਂ ਨੇ ਬਿਚਾਰੀਆਂ ਨੇ ਉਹ ਵੀ ਮੇਰੇ ਸਾਂਈ ਬਾਬਾ ਜੀ ਦੇ ਸੰਪਤੀ ਆਲੇ ਹੈ ਉਹਨਾ ਨੇ ਮੈਂਨੂੰ ਉਹਨਾ ਨੇ ਮੇਰੇ ਨਾਲ ਖੜਗੇ ਆ ਗਏ ਸਾਰੇ ਜਾਣੇ ਕਹਿੰਦੇ ਨਹੀਂ ਕਮਲੇਸ਼ ਜੀ ਤੁਸੀਂ ਨਹੀਂ tension ਲੈਣੀ ਅਸੀਂ ਬੈਰੇ ਹਾਂ ਤੇ ਸਾਨੂੰ ਦੱਸਣਾ ਜਿਹੜਾ ਕੰਮ ਕਹਿੰਦੇ ਤੇ ਬਿਲਕੁਲ ਆਪਣੇ ਮਨ ਚ ਮੈਂ ਨਾ ਬੜਾ ਰੋਹ ਰਹੀ ਸੀ DJ ਵਾਲੇ ਦਿਨ ਮੇਰੀ ਅਹ ਅਸੀਂ pen drive ਲਾਈ ਤੇ ਮੇਰਾ ਬੇਟਾ ਔਰ ਮੈਂ ਬਹੁਤ ਜਿਆਦਾ ਰੋਂਦੇ ਨਹੀਂ ਉਹੀ ਰੋਂਦਾ ਨਹੀਂ ਹੁੰਦਾ ਕੋਈ ਅਸੀਂ ਮੇਰਾ ਬੇਟਾ ਤੇ ਮੈਂ ਰੋਏ ਤੇ ਇਸ ਕਰਕੇ ਮੇਰਾ ਬੇਟਾ ਕਹਿੰਦਾ ਮੰਮੀ ਹੁਣ ਕਿਆ ਕਰੀਏ ਤੇ ਮੈਂ ਕਿਆ ਦੱਸ ਬੇਟਾ ਤੂੰ ਐਨੇ ਐਨੇ ਮੰਹਿਗੇ ਕਰ ਲਿਆ ਤੂੰ ਮੈਨੂੰ ਤਾਂ ਪੁੱਛ ਲੈਂਦਾ ਆਪਣੇ ਕੋਲ ਤਾਂ ਇੱਕ ਪੰਜੀ ਵੀ ਨਹੀਂ ਹੈਗੀ ਸਾਡੇ ਕੋਲ ਤੀਹ ਹਜ਼ਾਰ ਰੁਪਇਆ ਵੀ ਨਹੀਂ ਸੀਗਾ ਦੇਖੋ ਮੇਰੀ ਬੇਟੀ ਦਾ ਵਿਆਹ ਦੂਜੇ ਦਿਨ ਬਰਾਤ ਆਣੀ or ਮਿਠਾਈਆਂ ਨਹੀਂ ਲਿਆਨੀਆਂ ਕੇ ਬਹਿਰਿਆਂ ਨੂੰ ਸਮਾਨ ਨਹੀਂ ਦੇਣਾ ਸੀ ਸਭ ਕੁੱਛ ਰਾਸ਼ਣ ਰੁਸ਼ਨ ਸਭ ਕੁੱਚ ਲਿਆਣ ਵਾਲਾ ਪਇਆ ਸੀ ਸਾਡਾ ਇਹਦੇ papa ਨੇ ਸਮਾਨ ਅਹ palace ਦੇ ਵਿੱਚ ਕਲੇਸ਼ ਕਰ ਲਿਆ ਸਾਡੇ ਨਾਲ ਬਹੁਤ ਜਿਆਦਾ ਵੀ ਤੁਸੀਂ ਐਨਾ ਐਨਾ ਮੰਹਿਗਾ ਕਰ ਲਿਆ ਤੁਸੀਂ ਕਿਉਂ ਕਰਿਆ ਜਦ ਤੁਹਾਡੇ ਕੋਲ ਪੈਸੇ ਨਹੀਂ ਮੇਰਾ ਜ਼ੀਜਾ ਮੇਰੇ brothers ਸਾਰੇ ਜਾਣੇ ਬੈਠੇ ਸੀਗੇ ਉਹਨਾ ਨੂੰ ਮੈਂ ਕਿਸੇ ਨੂੰ ਨਹੀਂ ਮੰਗਿਆ ਮੈਨੇ ਮੇਰੇ ਮੇਰੇ ਭਰਾ ਮੇਰਾ ਬਹੁਤ ਸਾਥ ਦਿੰਦੇ ਹੈ ਬੀਚਾਰੇ ਉਹਨਾ ਨੂੰ ਵੀ ਨਹੀਂ ਮੇਰੀ ਜੀਭ ਹਿਲੀ ਕਿਉ ਨਹੀਂ ਹਿੱਲੀ ਅੱਗਲਾ ਕਹੂਗਾ ਤੂੰ ਐਨਾ ਐਨਾ ਮੰਹਿਗਾ ਕਿਉਂ ਕਰਿਆ ਤੂੰ ਸਾਡੇ ਤੋਂ ਪੁੱਛਕੇ ਕਰਿਆ ਸੀਗਾ ਜਿਹੜਾ ਹੁਣ ਤੂੰ ਰੋਣ ਲੱਗ ਗਈ ਹੈਨਾ ਤੇ ਪਰੋਨੇ ਆਏ ਵੇ ਘਰਾਂ ਸਾਰੇ ਜਾਣੇ guest ਵਗੈਰਾ ਜਦੋਂ ਵੀ ਅਸੀਂ ਕਰਿਆ ਫ਼ੇਰ ਹੋ ਗਿਆ ਚਲੋ ਸ਼ੁਕਰ ਆ ਮਹਾਮਾਹੀ ਦਾ ਬਹੁਤ ਬਹੁਤ ਇਹ ਜਿਹੜੀ ਵਿਆਹ ਸਿਰੇ ਚੱੜ ਗਿਆ

ਬਹੁਤ ਵਧੀਆ ਵਿਆਹ ਹੋਇਆ ਮਾਤਾ ਰਾਣੀ ਦੀ ਕਿਰਪਾ ਨਾਲ

ਏਵੇਂ ਹੀ ਬਸ ਇਹ okay ਚਲੋ hello

ਬਸ ਹਰੋ ਗਏ ਸੀ ਕੱਲ ਵਿਆਹ ਤੇ ਫ਼ੇਰ ਹਾਂਜੀ ਗਏ ਸੀ ਦੇਖਿਆ ਸੀ ਮੈਂ ਤੁਹਾਨੂੰ ਆਏ ਤਾਂ ਸੀ ਤੁਸੀਂ ਉੱਥੇ ਹਾਂ ਹੋਵਾਂਗੇ mam ਦੇਖਿਆ ਸੀ ਤਾਂ ਪਰ ਮੈਂ ਇੱਧਰ ਉੱਧਰ ਹੋਵਾਂਗੀ ਹਾਂਜੀ

ਹਮ ਵਿਆਹ ਤੇ ਵਧੀਆ ਸੀ ਹਾਂਜੀ ਹੋਰ enjoy ਕੀਤਾ ਫ਼ੇਰ

ਇਹਨਾ ਨੇ ਜਿਵੇਂ ਆਪਣੇ ਹੁੰਦੇ ਆ ਨਾ ਜਿਵੇਂ ਤੁਹਾਡੀ ਜਿਵੇਂ ਸਕੀ ਭੇਣ ਵਗੇਰਾ ਹੋਗੀ ਉਹਨਾ ਜਿੰਨਾ ਵਿਆਹ enjoy ਕਰਨਾ ਉੰਨਾ ਨੀ ਥੋੜਾ ਬਹੁਤ ਅੱਛਾ family marriages ਚ ਏਵੇਂ ਹੀ ਹੁੰਦਾ ਥੋੜੀ ਦੁਰ ਦੀ ਹੋਜੇ ਨਾ ਫ਼ੇਰ ਥੋੜਾ enjoy ਘੱਟ ਹੀ ਹੈ ਫ਼ੇ focus ਸਿਰਫ dinner ਜਾਂ lunch ਤੇ ਹੀ ਹੁੰਦਾ ਹੈ